ਦੋ ਹਜ਼ਾਰ ਉਣਾਸੀ ਦੋ ਲੱਖ ਉਣਾਸੀ ਹਜ਼ਾਰ ਦੋ ਸੌ ਸੈਂਤੀ ਕਰੌੜ ਰੁਪਏ ਦੀ, ਕਰੌੜ ਰੁਪਏ ਦੀ ਪ੍ਰਸਤਾਵਿਤ ਕੀਤੀ ਗਈ ਹੈ, ਜੋ ਕਿ ਪਿਛਲੇ ਵਰਿਸ਼ਟ ਨਾਲੋਂ ਲਗਪਗ ਸੈਂਤੀ ਹਜ਼ਾਰ ਪੰਜ ਸੌ ਕਰੌੜ ਰੁਪਏ ਵੱਧ ਹੈ, ਇਸ budget ਤਹਿਤ ਸੜਕਾਂ ਦੇ ਲਈ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 ਖੇਤਰ ਲਈ ਵੀਹ ਹਜ਼ਾਰ ਸਤਾਈ ਕਰੌੜ ਰੁਪਏ ਸਿੱਖਿਆ ਲਈ ਬੱਤੀ ਹਜ਼ਾਰ ਅੱਠ ਸੌ ਤਰਤਾਲੀ ਕਰੌੜ ਰੁਪਏ ਅਤੇ ਸਿਹਤ ਲਈ ਉੱਨੀ ਹਜ਼ਾਰ ਚਾਰ ਸੌ ਪੰਜ ਕਰੌੜ ਰੁਪਏ ਰੱਖੇ ਗਏ ਹਨ, ਪੇਂਡੂ ਵਿਕਾਸ ਲਈ

ਜ਼ਖਮੀ ਜਾਂ ਬਿਮਾਰ ਪਸੂਆਂ ਦਾ ਮੌਕੇ ਤੇ ਇਲਾਜ਼ ਕਰਨ ਦੇ ਪ੍ਰਬੰਧ ਕਰਨ ਲਈ ਛੇ ਇੱਕ ਸੌ ਬਤਾਲੀ ਕਰੌੜ ਰੁਪਏ allot ਕੀਤੇ ਗਏ ਹਨ। ਬਾਲ budget ਬਾਰੇ ਦੱਸੋ। Hello ਹਾਂਜੀ ਰਮਨ ਕਿੱਦਾਂ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 ਕਿਆ ਕਰ ਰੇ ਓ ਹੋ ਤੁਸੀਂ ਸੁਣਾਓ ਮੈਂ ਵੀ ਠੀਕ ਆ ਹੋਰ ਰੋਟੀ ਪਾਣੀ ਖਾ ਲਈ

ਤੇ ਮੈਂ ਨਾ ਲਾਲ ਬਹਾਦਰ ਸ਼ਾਸਤਰੀ ਬਾਰੇ ਥੋੜ੍ਹਾ discuss ਕਰਨਾ ਤੁਹਾਡੇ ਨਾਲ ਤੇ ਤੁਸੀਂ ਮਤਲਬ discuss ਕਰਨ ਨੂੰ ਤਿਆਰ ਓ

ਮੈਂ ਕਿਹਾ discuss ਕਰਦੇ ਆ ਆਪਾਂ ਲਾਲ ਬਹਾਦਰ ਸ਼ਾਸਤਰੀ ਬਾਰੇ ਹਾਂਜੀ ਹਾਂਜੀ ਥੋੜਾ ਜ਼ੋਰ ਦੀ ਬੋਲੇਓ ਲਾਲ ਬਹਾਦੁਰ ਜੀ ਤਾ ਪਤਾ ਹੀ ਹੈ ਤੁਹਾਨੂੰ ਲਾਲ ਬਹਾਦੁਰ ਸ਼ਾਸਤਰੀ ਜੀ ਦੋ ਅਕਤੂਬਰ ਤੋਂ ਲੈ ਕੇ ਉੱਨੀ ਸੌ ਚਾਰ ਤਕ ਤੇ ਗਿਰਾਹ ਜਨਵਰੀ ਉੱਨੀ ਸੌ ਚਿਆਠ ਤੱਕ ਥੇ ਇਹ ਆਪਣੇ ਭਾਰਤ ਦੇ ਹਾਂਜੀ ਪਹਿਲੇ ਉਹ congress party ਦੇ leader ਸੀਗੇ congress party ਦੇ leader ਵੀ ਸੀ ਤੇ ਆਪਣੇ ਦੂਜੇ ਪ੍ਰਧਾਨ ਮੰਤਰੀ ਵੀ ਸੀ ਅੱਛਾ ਅੱਛਾ ਤੇ ਦੂਜੇ ਪ੍ਰਧਾਨ india ਦੇ ਪ੍ਰਧਾਨ ਮੰਤਰੀ ਵੀ ਸੀ ਅੱਛਾ ਅੱਛਾ ਇਹਨਾਂ ਦਾ ਜਨਮ ਕਦੋ ਹੋਇਆ ਸੀ ਕਿਥੇ ਤੇ ਹੋਇਆ ਸੀ ਅਹ ਮੁਗਲ ਸਰਾਏ ਵਿਚ ਮੁਗਲ ਸਰਾਏ ਹਾਂਜੀ ਹਾਂਜੀ ਮੁਗਲ ਸਰਾਏ ਤਾ ਮੈਨੂੰ ਪਤਾ ਦੇ ਵਿਚ ਹੋਇਆ ਸੀ ਠੀਕ ਏ ਠੀਕ ਏ ਸੀ ਓਹਨਾ ਦੇ ਪਿਤਾ ਜੀ ਨੇ ਅਚਾਰ ਦਾ ਪ੍ਰਸ਼ਾਦ ਸੀ ਓਹਨਾ ਨੇ ਆਪਣੇ ਉਪਰ ਲੋਕ ਸੁਧਾਰ ਕਰ ਰਹੇ ਸੀ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 ਠੀਕ ਹੈ ਠੀਕ ਹੈ ਤੇ ਕਹਿੰਦੇ ਹਰੀਸ਼ ਚੰਦਰ ਸਕੂਲ ਵਿਚ ਓਹਨਾ ਨੇ ਦਾਖਲਾ ਵੀ ਲਿਆ ਸੀ ਥੇ ਮਤਲਬ study ਕੀਤੀ ਸੀ ਓਹਨਾ ਨੇ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 ਥੋੜਾ ਜ਼ੋਰ ਦੀ ਬੋਲੋਂਗੇ ਸੁਣਦਾ ਨਹੀਂ ਪਿਆ ਸਤਾਰਾਂ ਸਾਲ ਦੀ ਉਮਰ ਵਿਚ ਹੀ ਆ ਕੇ ਓਹਨਾ ਨੇ ਨੌਜਵਾਨਾਂ ਨੂੰ ਕਿਹਾ ਕਿ ਅੱਪਾ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣਾ ਆ ਮਤਲਬ ਭਰੀ ਸਭ ਵਿਚ ਖੁਦ ਕੇ ਓਹਨਾ ਨੇ ਬਹੁਤ ਸਾਰੇ ਉਹ ਭਾਸ਼ਣ ਦਿੱਤੇ ਸੀ ਤੇ ਕਹਿੰਦੇ ਅੱਧ ਚ ਪੜ੍ਹਾਈ ਛੱਡ ਓਹਨਾ ਨੇ ਪੜ੍ਹਾਈ ਛੱਡ ਕ ਅੰਦੋਲਨ ਵਿਚ ਹਿੱਸਾ ਲੈ ਲਿਆ ਸੀ ਰਾਸ਼ਟਰੀ ਅੰਦੋਲਨ ਵਿਚ

ਲਿਆ ਸੀ ਜਿਥੇ ਨਾ ਜਿਥੇ ਓਹਨਾ ਦੀ ਮੁਲਾਕਾਤ ਡਾਕਟਰ ਭਗਵੰਤ ਦਾਸ ਤੇ ਅਚਾਰੀਆ ਚੇਤਨ

ਅੱਛਾ ਅੱਛਾ ਤਾ ਸਰਕਾਰੀ ਪਦ ਕਿੱਦਾਂ ਮਿਲੇ ਉਹ ਪੰਡਿਤ ਪੰਡਿਤ ਗੋਵਿੰਦ ਵੱਲਭ ਦੇ ਪੰਤ ਦਾ ਬਹੁਤ ਜ਼ਯਾਦਾ ਪ੍ਰਭਾਵ ਪਿਆ ਸੀ ਓਹਨਾ ਤੇ ਜਦੋ ਰਾਜਨੀਤਿਕ ਜਦੋ ਆਹੀ ਰਾਜਨੀਤਿਕ political, political line ਵਿਚ ਆਏ ਸੀ ਨਾ ਉਹ ਹਮ

ਭਾਸ਼ਣ ਲੈ ਲੋ ਆ ਓਹਨਾ ਦੀ ਰਾਜਨੀਤੀ ਦੇ ਤੇ ਇਹਨਾਂ ਨੇ ਵੀ ਇਹ ਸੀ ਨਾ ਮਹਾਤਮਾ ਗਾਂਧੀ ਨਾਲ ਨਾਰਾ ਵੀ ਲਾਇਆ ਸੀ ਨਾ ਕਹਿੰਦੇ ਭਾਰਤ ਛੋੜੋ ਭਾਰਤ ਛੱਡੋ ਤੇ ਹੋਰ ਫੇਰ ਓਹਨਾ ਨੇ ਇੱਕ ਹੋਰ ਆਰਾ ਲਾਇਆ ਸੀ ਕਰੋ ਆ ਮਰੋ ਦਾ ਨਾਰਾ ਵੀ ਲਾਇਆ ਸੀ ਇਹਨਾਂ ਨੇ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

ਚ ਜਦੋ ਹਨ ਨੇ ਨਾਅਰੇ ਲਗਾਏ ਸੀ ਨਾ ਓਹਦੇ ਜਿਹੜੇ ਕਾਫੀ ਰਾਸ਼ਟਰੀ ਨੇਤਾ ਸੀ ਜੇੜੇ ਓਹਨਾ ਨੇ ਓਹਨਾ ਨੂੰ ਜੇਲ ਚ ਵੀ ਬੰਦ ਕਰਤਾ ਸੀ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

ਹਾਂਜੀ ਹਾਂਜੀ ਕਿ ਮਤਲਬ ਓਹਨਾ ਨਾਲ ਰਹਿਣ ਲੱਗ ਗਏ ਸੀ ਇਹ ਓਦੋ ਓਹਦਾ ਮਿਲਿਆ ਸੀ ਜਿਹੜੇ ਪੰਡਿਤ ਦੇ ਦਿੰਦੇ ਨੇ ਨਾ ਓਹਨਾ ਨੇ ਹਨ ਨੂੰ ਮੰਤਰੀ ਗ੍ਰਹਿ ਦਾ ਉਹ ਦਿੱਤਾ ਸੀ ਜਿਹੜੇ ਗ੍ਰਹਿ ਮੰਤਰੀ ਦੇ ਉਹ ਇਹਨਾਂ ਨੂੰ duty ਦਿੱਤੀ ਸੀ ਤੇ ਕਹਿੰਦੇ ਨੇ ਉੱਨੀ ਸੌ ਚੌਂਠ ਵਿਚ ਇਹ ਪ੍ਰਧਾਨ ਮੰਤਰੀ ਬਣੇ ਸੀ ਦੋਜੇ ਪ੍ਰਧਾਨ ਮੰਤਰੀ ਬਣੇ ਸੀ ਸਾਡੇ ਦੇਸ਼ ਦੇ

ਕਹਿੰਦੇ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਸ੍ਰਵਗਵਾਸ ਹੋਣ ਤੋਂ ਬਾਅਦ ਓਹਨਾ ਨੇ ਉਹ ਕਰਲਿਆ ਸੀ ਲੇਲੇਯਾ ਸੀਗਾ ਬਣ ਗਏ ਸੀ ਕਿਉਕਿ ਜਦੋ ਜਿਵੇ ਜਵਾਹਰ ਲਾਲ ਨਹਿਰੂ ਜੀ ਵੀ ਲੋਕਾਂ ਦੇ ਕਾਫੀ ਹਰਮਨ ਪਿਆਰੇ ਰਹਿ ਚੁਕੇ ਸੀ ਨਾ ਫਿਰ ਓਹਨਾ ਤੋਂ ਬਾਅਦ ਜਦੋ ਓਹਨਾ ਦੀ death ਹੋ ਗਈ ਸੀ ਹਾਂਜੀ ਸਹੀ ਕਹਿ ਰਹੇ ਹੋ ਜੈ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਦੇ ਨਾਰੇ ਵੀ ਲਾਏ ਸੀ ਓਹਨਾ ਨੇ ਜੈ ਜਵਾਨ ਤੇ ਜੈ ਕਿਸਾਨ ਨਾਰੇ ਲਾਏ ਸੀ ਕਿ ਜਵਾਬ ਦਿੱਤਾ ਹਮ ਕਰਾਰ ਜਵਾਬ ਦਿੱਤਾ ਸੀਗਾ ਸਹੀ ਕਹਿ ਰਹੇ ਹੋ ਤੇ ਹਨ ਦਾ ਦੇਹਾਂਤ ਕਿੱਦਾਂ ਹੋਇਆ ਕੱਦ ਤੇ ਕਦੋ ਹੋਇਆ ਸੀ

cousin ਨਾਲ ਕਮ ਕਰਦੀ ਜਿਹੜੇ ਸਾਰੇ ਦਿੱਤੇ ਨੇ ਉਹ ਸਾਰੇ ਯਾਦ ਕਰਕੇ ਓਹਨਾ ਨੂੰ ਆਪਣਾ ਕੇ ਕੋਈ ਵੀ ਵਿਅਕਤੀ ਕੁਛ ਵੀ ਹਾਸਲ ਕਰ ਸਕਦਾ ਉੱਨੀ ਸੌ ਵਿਚ ਜਿਹੜਾ ਨਹਿਰੂ ਨੇ ਤੇ ਮਹਾਤਮਾ ਗਾਂਧੀ ਨੇ ਮਹਾਤਮਾ ਗਾਂਧੀ ਨੇ ਪੱਤਰ ਲਿਖਿਆ ਸੀ ਜਿਵੇ ਜਿਵੇ ਮੇਰੀ ਉਮਰ ਵਧਦੀ ਗਈ ਧਰਮ ਪ੍ਰਤੀ ਮੇਰੀ ਨਜ਼ਦੀਕ ਘਟਦੀ ਗਈ ਇਹਦੇ ਵਿਚ ਕੀ ਸੀਗਾ ਕੈਰਵਾਂ ਦਾ ਮਤਲਬ ਹੈ ਦਹਿਸ਼ਤ ਇਹਨੀ ਸੀ ਪੁਰਾਤਨ ਲਈ ਪੁਰਾਤਨ ਪੰਥ ਆ ਰੂੜੀਵਾਦ ਦਾ ਸ਼ੋਸ਼ਣ ਹੀ ਰਿਹਾ ਹੈ ਕਿਉਕਿ ਹਮੇਸ਼ਾ ਓਹਨੂੰ ਸਹੀ ਹੋਣ ਦੀ ਕੋਈ ਵੀ ਜਗ੍ਹਾ ਨਹੀਂ ਸੀ ਓਹਨੂੰ ਜਦੋ ਵੀ ਓਹਨਾ ਧਰਮ ਦੀ ਆਗਿਆ ਵਿਚ ਕੱਮ ਕੀਤਾ ਸੀ ਓਹਨਾ ਨੇ ਤਾ ਹਮੇਸ਼ਾ ਓਹਨਾ ਨੂੰ ਨਿਰਾਸ਼ਾ ਹੀ ਮਿਲੀ ਸੀ ਓਹਦੇ ਵਿੱਚੋ ਅੱਛਾ ਅੱਛਾ ਨਹਿਰੂ ਜੀ ਦਾ ਨਹਿਰੂ ਜੀ ਦਾ ਸੀਗਾ ਕੁੰਭ ਇਨਸਾਨ ਦੇ ਜਾਂ ਇਹਦਾ ਕਿ ਮਤਲਬ ਹੈਗਾ ਧਰਮ ਪ੍ਰਤੀ ਨਹਿਰੂ ਜੀ ਤੇ ਜਿਹ ੜੇ ਰਾਜਿੰਦਰ ਪ੍ਰਸਾਦ ਸੀਗੇ ਆਪਣੇ ਜਿਹੜੇ ਨਹਿਰੂ ਜੀ ਨੇ ਨਾ ਓਹਨਾ ਤੋਂ ਪਹਿਲਾਂ ਰਾਜਿੰਦਰ ਨਾਲੇ ਰਾਜਿੰਦਰ ਪ੍ਰਸਾਦ ਜੀ ਤਾ ਪਹਿਲੇ ਉਹ ਸੀਗੇ president ਸੀਗੇ ਹਮ ਜਿਹੜੇ ਨਹਿਰੂ ਜੀ ਤੇ ਜਵਾਹਰ ਲਾਲ ਨਹਿਰੂ ਤੇ ਰਾਜਿੰਦਰ ਪ੍ਰਸਾਦ ਓਹਨਾ ਦੇ ਵਿਚਾਰਾਂ ਵਿਚ ਇੱਕ ਵਾਰ ਕਾਫੀ ਮਿਲੀ ਜੂਲ ਸੀ ਹਮ ਹਮ ਜਦੋ ਓਹਨਾ ਨੇ ਉੱਨੀ ਸੌ ਬਵੰਜਾ ਵਿਚ ਪ੍ਰਸਾਦ ਨੇ ਕਾਸ਼ੀ ਦੇ ਜਾਕੇ ਕੁਛ ਪੰਡਿਤਾਂ ਦੇ ਪੈਰ ਧੋਤੇ ਸੀ ਤਦ ਨਹਿਰੂ ਨੇ ਨਹਿਰੂ ਜੀ ਨੇ ਓਹਨਾ ਨੂੰ ਜਾ ਕੇ ਕਿਹਾ ਸੀ ਕਿ ਕਾਗਜ ਤੇ ਨਾਰਾਜ਼ਗੀ ਪੱਤਰ ਲਿਖ ਕੇ ਵਿਰੋਧ ਪ੍ਰਗਟਾਇਆ ਸੀ ਕਿਉਕਿ ਉਹ ਹਨ ਨੇ ਫੇਰ ਜਿਹੜੇ ਉਹ ਡਾਕਟਰ ਰਾਜਿੰਦਰ ਪ੍ਰਸਾਦ ਨੇ ਓਹਨਾ ਨੇ ਜਵਾਬ ਦਿੰਦੇ ਹੋਏ ਓਹਨਾ ਨੂੰ ਕਿਹਾ ਸੀ ਕਿ ਜੇ ਸਭ ਤੋਂ ਵੱਡੇ ਔਹਦੇਦਾਰ ਵਿਅਕਤੀ ਪੈਰੋਗਾਰ ਵਿਚ ਮੌਜੂਦਗੀ ਮੌਜੂਦਗੀ ਵਿਚ ਰਹੇਗਾ ਤਾ ਵਧੀਆ ਰਹੇਗਾ ਮਤਲਬ ਓਹਨਾ ਨੂੰ ਚੰਗਾ ਨਹੀਂ ਲੱਗਿਆ ਸੀ ਜਦੋ ਰਾਜਿੰਦਰ ਪ੍ਰਸਾਦ ਜੀ ਨੇ ਜਾ ਕੇ ਓਹਨਾ ਦੇ ਪੈਰ ਧੋਤੇ ਸੀਗੇ ਜਵਾਹਰ ਲਾਲ ਨਹਿਰੂ ਜੀ ਨੂੰ ਚੰਗਾ ਨੀ ਲਗਿਆ ਸੀ

ਇਹ ਤਾ ਚਲੋ ਤੁਹਾਡੀ ਸਹੀ ਗੱਲ ਏ ਨਹਿਰੂ ਜੀ ਰਾਜਿੰਦਰ ਪ੍ਰਸਾਦ ਸੀਗੇ ਉਹ ਪਹਿਲੇ ਸੀਗੇ ਉਹ ਆਪਣੇ ਦੇਸ਼ ਦੇ ਪਹਿਲੇ ਰਾਸ਼ਤ੍ਰਿਪਤੀ ਸੀਗੇ first president ਸੀਗੇ ਚਲੋ ਹੁਣ ਤੇ ਮੈਨੂੰ topic discuss ਹੋ ਗਿਆ ਜੇ ਮੈਨੂੰ ਹੋਰ ਕੋਈ topic ਹੋਊਗਾ ਮਈ ਤੁਹਾਡੇ ਨਾਲ ਜਰੂਰ discuss ਕਰੂਗੀ ਠੀਕ ਹੈ ਮੇਰਾ ਨਾਂ ਬੱਬੂ ਆ ਤੇ ਮੈਂ ਗੁਰਦਾਸਪੁਰ ਜ਼ਿਲ੍ਹੇ ਤੋਂ belong ਕਰਦਾ ਜੀ ਔਰ ਸਾਡਾ ਜਿਹੜਾ ਕਾਰੋਬਾਰ ਆ ਇੱਥੇ ਜੀਰਕਪੁਰ ਦੇ ਵਿੱਚ ਦੁੱਧ ਦਾ ਕਾਰੋਬਾਰ ਆ ਸਾਡਾ ਔਰ ਇਹਦੇ ਵਿੱਚ ਮੈਂ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 ਆਪਣੇ ਪਰਿਵਾਰ ਦੇ ਵਿੱਚੋਂ ਸਾਰਿਆਂ ਤੋਂ ਅਲੱਗ ਇੱਥੇ ਰਹਿੰਦੇ ਹਾਂ ਇਹਦੇ according ਅਸੀਂ ਹੁਣ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਕੰਮ ਚੱਲ ਰਹੇ ਆ ਕੰਮ ਵੀ ਬਹੁਤ ਮੰਦੇ ਚੱਲਣ ਡੇ ਆ ਕੋਈ ਕਾਰੋਬਾਰ ਖ਼ਾਸ ਹੈ ਨੀ ਗਾ

ਨੋਂ ਅੱਠ ਸੱਤ ਛੇ ਨੋਂ ਇੱਕ ਇੱਕ ਛੇ ਤਿੰਨ ਤਿੰਨ ਔਰ ਮੇਰਾ ਸ਼ਾਦੀ ਸੁਦਾ ਵਾਂ ਜੀ ਵਿਆਹਿਆ ਹੋਇਆ ਬੰਦਾ ਔਰ ਕਾਰੋਬਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮੈਂ ਕੋਈ ਵੀ ਕੰਮ ਕਰ ਸਕਦਾ ਹਾਂ, ਮੇਰੀ ਉਮਰ ਜਿਹੜੀ ਹੈ ਤੇਤੀ ਸਾਲ ਉਮਰ ਆ height ਮੇਰੀ ਹੈਗੀ ਹੈ ਪੰਜ ਫੁੱਟ ਸੱਤ ਇੰਚ ਔਰ ਮਿਹਨਤ ਮੁਸ਼ਕਤ ਕੋਈ ਵੀ ਕਰ ਸਕਦਾ ਮਤਲਬ ਜੇ ਕੋਈ technically ਕੰਮ ਕਰਨਾ ਹੋਵੇ ਉਹ ਵੀ ਕਰ ਸਕਦੇ ਹਾਂ ਅਸੀਂ। ਜੇ ਕਿਸੇ ਨੇ ਕੋਈ ਮਿਹਨਤ ਮਜ਼ਦੂਰੀ ਕਰਵਾਉਣੀ ਹੈ ਮੈਂ ਉਹ ਵੀ ਕਰ ਸਕਦਾ ਹਾਂ ਅਸੀਂ ਦੋਨੋਂ ਭਰਾ ਇੱਥੇ ਜੀਰਕਪੁਰ ਦੇ ਵਿੱਚ ਰਹਿੰਦੇ ਹਾਂ ਔਰ ਪਹਿਲੇ ਮੈਂ ਸਭ ਤੋਂ ਪਹਿਲੇ ਇੱਥੇ ਇੱਕ dairy ਤੇ ਕੰਮ ਕਰਦਾ ਸੀ ਦੁੱਧ ਵਾਲੀ ਤੇ। ਉਹ dairy ਦੇ ਉੱਤੇ ਮੇਰਾ ਬਹੁਤ ਵਧੀਆ ਗੁਜ਼ਾਰਾ ਹੁੰਦਾ ਸੀ ਸੋਹਣਾ ਕੰਮ ਕਰਦਾ ਸੀ ਉੱਥੇ ਮੈਂ ਔਰ ਮੈਂ ਤੇ ਮੇਰਾ ਇੱਕ partner ਸੀ ਪੰਕਜ ਜਿਹਦੇ ਕੋਲੋਂ ਮੈਂ ਸਾਰਾ ਦੁੱਧ ਦਾ ਕੰਮ ਸਿੱਖਿਆ। ਫਿਰ ਉਹ ਕੰਮ ਕਰਨਾ ਸ਼ੁਰੂ ਕੀਤਾ ਉਹ ਤਿੰਨ ਚਾਰ ਸਾਲ ਮੈਂ ਉੱਥੇ dairy ਦੇ ਉੱਤੇ ਕਿਤੇ ਕੰਮ ਕੀਤਾ ਜਿਹਦੇ ਉੱਤੇ ਉਹ ਛੇ ਸੱਤ ਹਜ਼ਾਰ ਰੁਪਇਆ salary ਮਿਲਦੀ ਸੀ ਮੈਨੂੰ ਅੱਜ ਤੋਂ ਸੱਤ ਅੱਠ ਸਾਲ ਪਹਿਲੇ ਦੀ ਗੱਲ ਵਾ। ਔਰ ਬੜਾ ਵਧੀਆ ਕੰਮ ਕਰਦੇ ਸੀ ਆਪਾਂ ਦੁੱਧ ਦਾ, ਫਿਰ ਉਹ ਦੁਕਾਨ ਹੋ ਗਈ ਬੰਦ, ਉਹਦੇ ਬਾਅਦ ਮੈਂ ਤੇ ਮੇਰਾ ਪੰਕਜ ਇੱਕ ਯਾਰ ਦੋਸਤ ਆ ਮੇਰਾ ਮੋਗੇ ਤੋਂ ਆਂ। ਅਸੀਂ ਦੋਨਾਂ ਨੇ ਰਲ ਕੇ ਨਾ ਇੱਕ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਉਹੀ ਦੁੱਧ ਦਾ ਕੰਮ ਕੀਤਾ ਅਸੀਂ ਉਹਦੇ ਵਿੱਚ ਸਾਡਾ ਕੰਮ ਠੀਕ ਠਾਕ ਚੱਲਦਾ ਸੀ ਅਸੀਂ ਇੱਕ dairy ਖੋਲੀ ਦੋਵਾਂ ਨੇ ਇੱਥੇ ਜੀਰਕਪੁਰ ਦੇ ਵਿੱਚ ਹੀ ਲੋਹਗੜ ਪਿੰਡ ਆ ਉੱਥੇ ਖੋਲੀ ਸੀ ਦੁਕਾਨ ਆਪਾਂ। ਔਰ ਕੰਮ ਕਰਦੇੇ ਕਰਦੇ ਸਾਡਾ ਕੰਮ ਵਧੀਆ ਚੱਲਿਆ ਫਿਰ ਅਸੀਂ ਮਤਲਬ ਦੁੱਧ ਦੇ ਕੰਮ ਦੇ ਵਿੱਚ ਹੀ ਆਪਾਂ ਦੋ ਉਸ ਦੁਕਾਨ ਤੋਂ ਦੋ ਦੁਕਾਨਾਂ ਕੀਤੀਆਂ ਦੋ ਦੁਕਾਨਾਂ ਕਰਕੇ ਤੇ ਫਿਰ ਸਾਡਾ circle ਠੀਕ ਸੀ ਹੁਣ ਕੁੱਝ ਕੁ ਸਾਲ ਹੋ ਗਏ ਆ, ਜਿਹੜਾ ਇੱਕ ਡੇਢ ਸਾਲ ਹੈ ਕੋਰੋਨਾ ਤੋਂ ਬਾਅਦ, ਕੰਮ ਇੱਕਦਮ ਬਿਲਕੁਲ down ਚੱਲ ਗਏ ਦੁੱਧ ਦੇ, ਉਹ ਦੁੱਧ ਦਾ rate ਵੀ ਕਾਫ਼ੀ ਹੋ ਗਿਆ ਸਰਕਾਰਾਂ ਨੇ ਦੁੱਧ ਦਾ rate ਵੀ ਚੁੱਕ ਦਿੱਤਾ ਵੇਰਕੇ ਵਾਲੇ ਜਿਹੜੇ ਆ, packet ਵਾਲਾ ਦੁੱਧ ਵਾ ਔਰ ਵਧੀਆ rate ਦੇ ਰਹੇ ਆ ਇਹ ਸਾਰਿਆਂ ਨੂੰ ਔਰ ਸਾਡੇ ਕੋਲ ਇੱਥੇ ਤੇ ਅਸੀਂ local ਦੁੱਧ ਵੇਚਦੇ ਤੇ ਉਹਦੇ ਵਿੱਚ ਲੋਕ ਜਿਹੜੇ ਆ ਪੈਸੇ ਨਹੀਂ ਗੇ ਭਰਦੇ। ਔਰ ਸਾਨੂੰ ਇਹ ਦੁੱਧ ਦੇ ਵਿੱਚੋਂ ਕਮਾਈ ਜਿਹੜੀ ਨਾ ਉਹ ਫਿਰ ਹੌਲੀ ਹੌਲੀ ਘੱਟ ਗਈ ਸਾਡੀ, ਆਮਦਨੀ ਜਿਹੜੀ ਆਉਣੀ ਨਾ ਜੋ ਸਾਡਾ profit ਸੀ ਉਹ ਕਾਫ਼ੀ ਘੱਟ ਗਿਆ ਇਸ ਕਰਕੇ ਫਿਰ ਅਸੀਂ ਦੁੱਧ ਦਾ ਕੰਮ ਕਰ ਦਿੱਤਾ ਬੰਦ। Dairy ਮਤਲਬ ਬੰਦ ਕਰਕੇ ਫਿਰ supply ਦਾ ਰੱਖਿਆ supply ਸਿਰਫ਼ ਅਸੀਂ ਦੁੱਧ ਦੀ ਕਰਦੇ ਸੀ ਇਕੱਲੀ ਜਦੋਂ ਅਸੀਂ ਦੁੱਧ ਦੀ supply ਕਰਦੇ ਸੀ ਉਹਦੇ ਵਿੱਚ ਚਲੋ ਦੋ ਚਾਰ ਪੈਸੇ ਬਚਦੇ ਸੀ ਸਾਨੂੰ। ਪਰ ਉਹ ਵੀ ਆਹ ਪਿੱਛੇ ਜਿਹੇ ਇੱਕ ਬਿਮਾਰੀ ਚੱਲੀ ਸੀ ਗਾਵਾਂ ਦੇ ਵਿੱਚ ਕੋਈ ਕੋਈ ਆਹ ਲਿਪੀ skin ਕਰਕੇ ਨਾ ਬਿਮਾਰੀ ਚੱਲੀ ਸੀ ਇੱਕ ਪਸੂਆਂ ਦੇ ਵਿੱਚ ਉਹਦੇ ਵਿੱਚ ਲੋਕ ਕਾਫ਼ੀ ਡਰ ਗਏ, ਕਹਿੰਦੇ ਦੁੱਧ ਪੀਣਾ ਚਾਹੀਦਾ ਕਿ ਜਾਂ ਨਹੀਂ ਪੀਣਾ ਚਾਹੀਦਾ ਉਹਦੇ ਨਾਲ ਵੀ ਸਾਡੇ ਕੰਮ ਤੇ ਬੜਾ ਫ਼ਰਕ ਪਿਆ ਸਾਨੂੰ ਫਿਰ supply ਵੀ ਜਿਹੜੀ ਆ ਉਹ ਵੀ ਛੱਡਣੀ ਪਈ ਹੁਣ ਮੈਂ ਇੱਕ ਛੋਟਾ ਜਿਹਾ store ਚਲਾਉਂਦਾ ਇੱਥੇ ਇੱਕ VIP road ਤੇ ਜਿਹੜਾ ਵੀ ਖਾਣੇ ਦਾ ਵਾ ਉਹਦੇ ਤੇ ਮੇਰਾ ਨਾਂ ਹੈਗਾ ਬੱਬੂ home made chicken ਔਰ ਨਾਲ ਫੁਲਕੇ ਹੁੰਦੇ ਆ ਸਾਡੇ ਕੋਲ ਚਾਵਲ ਬਣਾਈਦੇ ਆ, ਦਾਲ ਸਬਜ਼ੀਆਂ ਹਨਾ ਉਹ veg ਖਾਣਾ ਵੀ ਬਣਾਉਂਦੇ veg ਔਰ non-veg ਦੋਨੋਂ VIP road ਤੇ ਮੈਟਰੋ gate ਦੇ ਕੋਲ ਤੇ ਸਾਰਿਆਂ ਨੂੰ ਅਪੀਲ ਆ ਕੋਈ ਗੱਲ ਨੀ ਆਓ ਤੁਸੀਂ ਔਰ ਸਾਡੇ ਹੱਥ ਦਾ ਵੀ ਸਵਾਦ ਚੱਖੋ ਇੱਕ ਵਾਰੀ ਔਰ ਇਹਨਾਂ ਦਿਨਾਂ ਦੇ ਵਿੱਚ ਕੰਮ ਜਿਹੜਾ ਥੋੜ੍ਹਾ ਠੰਢਾ ਵਾ ਪਰਿਵਾਰ ਵੀ ਪਾਲਣਾ ਵਾਂ,

ਚਾਹੇ ਮਿਹਨਤ ਵਾਲਾ ਹੋਵੇ ਚਾਹੇ ਕੋਈ technically ਹੋਵੇ ਚਾਹੇ ਕੋਈ driving ਹੋਵੇ, ਕੋਈ bike rider ਹਨਾ ਇਸ ਤਰ੍ਹਾਂ ਦਾ, ਜਾਂਂ ਕੋਈ official work ਹੋਵੇ ਉਹ ਵੀ ਕਰ ਸਕਦੇ ਹਾਂ ਅਸੀਂ।

ਔਰ ਸਾਨੂੰ ਵੀ ਮੌਕਾ ਦੇਵੇ ਖਾਣੇ ਦਾ ਕਿ ਤੁਹਾਡੀ ਸੇਵਾ ਕਰੀਏ ਖਵਾ ਕੇ ਏਦਾਂ ਹੀ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 ਤੇ ਉਹਨੂੰ ਪੁੱਛਣਡੇ ਵੀ ਕਿੱਦਾਂ ਵਿਆਹ ਸ਼ਾਦੀ ਦਾ ਕੁਛ ਸੋਚਿਆ ਕੇ ਨੀ ਸੋਚਿਆ, ਹੈਗੇ ਤਾਂ ਅਸੀਂ ਇੱਕੋ ਜਿਹੇ ਹੀ ਹੁਣ ਮੇਰੇ ਵਿਆਹ ਨੂੰ ਛੇ ਸਾਲ ਹੋ ਗਏ ਆ ਔਰ ਉਹ ਬੇਚਾਰਾ ਹਜੇ ਇੰਨਾ ਜੋਗਾ ਹੋਇਆ ਹੀ ਨੀ ਕਿ ਮੈਂ ਵਿਆਹ ਵੀ ਕਰਵਾ ਲਵਾਂ ਆਪਣਾ। ਔਰ ਉਹ ਕੱਲ੍ਹ ਦੱਸਣ ਡਿਆ ਸੀ ਕੋਈ ਉਹਦਾ ਰਿਸਤਾ ਆਇਆ ਰਾਜਸਥਾਨ ਦੇ ਵਿੱਚ, ਹੁਣ ਉਹ ਅਪ੍ਰੈਲ 'ਚ ਜਾਏਗਾ ਰਾਜਸਥਾਨ ਕੋਈ ਕੁੜੀ ਉੱਥੇ ਦੇਖੀ ਹੋਏਗੀ ਇਹਦੇ ਘਰਦਿਆਂ ਨੇ ਇਹਦੇ ਜੀਜੇ ਨੇ ਰਿਸਤਾ ਹੋ ਗਿਆ ਵਾ। ਹੁਣ ਇਹ ਉੱਥੇ ਜਾਣਗੇ ਆਪਣਾ ਅਪ੍ਰੈਲ 'ਚ ਤੇ ਵਿਆਹ ਵਿਊਹ ਦੀ ਆਪਣੀ ਗੱਲ ਕਰਨਗੇ, ਪਰ ਕੋਈ ਗੱਲ ਨੀ ਅਸੀਂ ਮੋਗੇ ਵੀ ਜਾਵਾਂਗੇ ਵਿਆਹ ਤੇ ਵੀ ਜਾਣਾ ਹੀ ਆਂ ਬਾਕੀ ਬਾਹਰ ਅੰਦਰ ਨੂੰ ਇਸੇ ਕਰਕੇ ਲੋਕ ਜਾ ਰਹੇ ਆ ਕਿਉਂਕਿ ਇੱਥੇ ਪੰਜਾਬ 'ਚ ਕੰਮ ਤੇ ਕੋਈ ਬਚਿਆ ਨੀ ਜਿੰਨੇ ਵੀ ਕੰਮ ਆ ਸਾਰੇ ਬਸ flop ਹੀ ਜਾ ਰਹੇ ਹੈ। ਹਰ ਬੰਦੇ ਨੂੰ ਮਿਹਨਤ ਕਰਨੀ ਚਾਹੀਦੀ ਹੈ। ਬਾਹਰ ਜਾ ਕੇ ਵੀ ਇਹੀ ਮਿਹਨਤ ਹੀ ਕਰਦੇ ਆ ਪਰ ਇੱਥੇ ਲੋਕ ਮਹਿੰਗਾਈ ਨੇ ਲੱਕ ਤੋੜ ਰੱਖਿਆ ਆਟੇ ਦਾ rate ਜਿਹੜਾ ਚਾਲੀ ਪੰਤਾਲੀ ਰੁਪਈਏ ਹੋਈ ਜਾਂਦਾ ਪੈਂਤੀ ਚਾਲੀ ਜੋ ਕਿਸੇ ਨੂੰ ਚੱਲਦਾ, ਆਹ ਦੋ ਸਾਲ ਪਹਿਲਾਂ ਜਿਹੜੀ ਇੱਕ ਤੇਲ ਦੀ ਬੋਤਲ ਸੀ l ਉਹ ਪਚਾਨਵੇਂ ਰੁਪਏ ਦੀ ਸੀ ਸਰੋਂ ਦੇ ਤੇਲ ਦੀ, ਹੁਣ ਅਸੀਂ ਉਹ ਬੋਤਲ ਤੇਲ ਦੀ ਲੈਣ ਜਾਈਏ ਇੱਕ ਸੌ ਸੱਤਰ ਦੀ ਹੈ ਜਾਂ ਇੱਕ ਸੌ ਅੱਸੀ ਦੀ ਹੈ ਜੋ ਕਿਸੇ ਨੂੰ ਤੀਰ ਤੁੱਕਾ ਲੱਗਦਾ ਲਾਈ ਜਾਂਦਾ ਵਾ ਬਸ ਮੇਰਾ ਵਿਸ਼ਾ ਇਹੀ ਹੈ ਵੀ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 ਬਸ ਲੋਕ ਆਪਣਾ ਪੇਟ ਪਾਲਣਡੇ ਆ ਭਰਾ। ਤੇ ਕੰਮ ਕਰੋ ਤੇ ਜਿਹੜਾ ਕਿਸੇ ਕੋਲ ਕੰਮ ਹੈਗਾ ਨਾ ਉਸੇ ਕੰਮ ਦੇ ਵਿੱਚ ਰੁੱਝੇ ਰਹੋ, ਦੂਜੇ ਕੰਮ ਨਾ ਲੱਭੋ, ਹੋ ਸਕਦਾ ਉੱਥੇ ਵੀ ਤੁਹਾਡਾ ਜੇ ਨਾ ਉਹ ਕੰਮ set ਬੈਠਾ ਤੇ ਫਿਰ ਕੀ ਕਰ ਲਵੋਗੇ ਇਸ ਤਰ੍ਹਾਂ ਕਰਕੇ ਹੈ ਜੀ। ਬਾਕੀ ਕੋਈ ਗੱਲ ਨੀ ਮੈਂ ਇਹਦੇ 'ਚ ਆਪਣਾ ਤੁਹਾਨੂੰ number ਦੇ ਦਿੱਤਾ ਵਾ ਕੋਈ ਜੇ ਮੇਰੇ ਨਾਲ ਗੱਲ ਕਰਨੀ ਹੋਵੇ ਤੁਸੀਂ ਦੁਬਾਰਾ ਤੋਂ ਇਸੇ number ਤੇ phone ਕਰਨਾ, ਨੋਂ ਅੱਠ ਸੱਤ ਛੇ ਨੋਂ ਇੱਕ ਇੱਕ ਛੇ ਤਿੰਨ ਤਿੰਨ। ਅਠਾਨਵੇਂ ਸੱਤ ਸੌ ਉਣਤਰ ਗਿਆਰਾਂ ਛੇ ਤੇਤੀ ਮੇਰਾ ਨਾਂ ਬੱਬੂ ਆ ਤੇ ਮੈਂ ਜੀਰਕਪੁਰ ਸ਼ਹਿਰ ਦੇ ਵਿੱਚ ਹੀ ਰਹਿਨਾ ਤਾਂ ਕਿਸੇ ਨੂੰ dairy ਦੇ ਉੱਤੇ ਵੀ ਕਿਸੇ ਨੇ ਕੰਮ ਕਰਵਾਉਣਾ ਹੋਵੇ, ਤੇ ਮੈਂ dairy ਤੇ ਤੇ ਦੁੱਧ ਦਹੀਂ ਪਨੀਰ ਮਠਿਆਈ ਵੀ ਕੋਈ ਵੀ ਬਣਾ ਲੈਂਦਾ ਹਾਂ ਖੋਏ ਦੀਆਂ ਮਠਿਆਈਆਂ ਜਿਵੇਂ ਹੋ ਗਈਆਂ, ਗਜ਼ਰੇਲਾ ਹੋ ਗਿਆ, ਖੋਆ, ਬਰਫ਼ੀ ਮਿਲਕ ਕੇਕ ਦੁੱਧ ਦਹੀਂ ਪਨੀਰ, ਉਹ ਦੁੱਧ ਦੇ sample ਵੀ ਵਧੀਆ ਲਾ ਲੈਨਾ ਮੈਂ ਉਹ ਵੀ ਮੈਨੂੰ ਛੇ ਸੱਤ ਅੱਠ ਸਾਲ ਹੋ ਗਏ ਆ ਇਹ ਕੰਮ ਕਰਦੇ ਦੁੱਧ ਦਾ ਪਹਿਲੇ ਔਰ ਜਿਹਦੇ ਵਿੱਚ ਮੈਂ ਦੁੱਧ ਦੇ sample ਬੜੇ ਵਧੀਆ ਤਰੀਕੇ ਨਾਲ ਲਾ ਲੈਨਾ ਤੇ

ਕੋਈ ਵੀ ਕੰਮ ਕਰਵਾਉਣਾ ਹੋਵੇ marketing ਦਾ explain ਕਰਨਾ ਹੋਵੇ, ਬੋਲਣਾ ਹੋਵੇ ਦੱਸਣਾ ਹੋਵੇ ਕਿਸੇ ਨੂੰ ਆਪਣੇ ਕੰਮ ਦੇ ਬਾਰੇ ਤੁਸੀਂ, ਮੈਂ ਉਹ ਵੀ ਕੰਮ ਲੈਂਨਾ ਜੀ।

part one ਉਸ ਦਿਨ ਮੇਰੀ ਜਾਗ ਸਵੇਰੇ ਪੰਜ ਵਜੇ ਖੁੱਲ੍ਹ ਗਈ। ਮੇਰਾ ਜੀਅ ਨਹੀ ਸੀ ਕਰਦਾ ਬਿਸਤਰੇ ਵਿੱਚੋ ਬਾਹਰ ਨਿਕਲਣ ਨੂੰ, ਪਰ ਹਮੇਸ਼ਾ ਵਾਂਗ ਸਵੇਰੇ ਛੇ ਵਜੇ ਮੇਰਾ station ਉੱਤੇ ਪਹੁੰਚਣਾ ਜ਼ਰੂਰੀ ਸੀ।

ਕਈਆਂ ਦਿਨਾਂ ਤੋਂ ਸੂਰਜ ਨਹੀਂ ਸੀ ਨਿਕਲਿਆ, ਪਰ ਠੰਢ ਦਾ ਵੀ ਆਪਣਾ ਹੀ ਇੱਕ ਸਵਾਦ ਹੁੰਦਾ। ਜਿੰਨੀ ਜ਼ਿਆਦਾ ਕੰਬਣੀ ਛਿੜਦੀ ਆ, ਓਨਾ ਹੀ ਜ਼ਿਆਦਾ ਨਿੱਘ ਆਉਂਦਾ। ਚੰਗਾ ਚੱਕਰ ਆ ਇਹ ਵੀ, ਜੀਵਨ ਦੇ ਚੱਕਰ ਦੀ ਤਾਂ ਗੱਲ ਹੀ ਕੀ ਕਰਨੀ ਹੋਈ।

ਮੈਂ ਲਾਗਲੇ ਮੰਜੇ ਤੇ ਸੁੱਤੀ ਪਈ, ਪਾਰੋ ਨੂੰ ਆਵਾਜ਼ ਦਿੱਤੀ, ਤੂੰ ਉਠ ਕੇ ਮੂੰਹ-ਹੱਥ ਤਾਂ ਧੋ ਲੈ, ਪਹਿਲਾਂ ਹੀ ਚਾਹ ਤੇ ਲੱਗ ਗਈ ਏਂ। ਉਸਨੇ ਰਜਾਈ ਵਿੱਚੋਂ ਮੂੰਹ ਬਾਹਰ ਕੱਢੇ ਬਗੈਰ ਹੀ ਜਵਾਬ ਦੇ ਦਿੱਤਾ, ਅੱਜ ਮੈਂ bed tea ਪੀਣੀ ਐ। ਇਹ ਗੱਲ ਕਹਿੰਦੇ ਹੋਏ, ਮੇਰੇ ਬੁੱਲ੍ਹਾਂ ਉੱਤੇ ਮੁਸਕਣੀ ਫੈਲ ਗਈ, ਉਹ ਕੀ ਹੁੰਦੀ ਹੈ? ਉਹਦੀ ਅਵਾਜ਼ ਤੋਂ ਪਤਾ ਲੱਗਾ ਕਿ ਉਸਨੇ ਰਜ਼ਾਈ ਵਿੱਚੋਂ ਮੂੰਹ ਬਾਹਰ ਕੱਢ ਲਿਆ ਸੀ, ਭਲੀਏ ਲੋਕੇ ਜਿਹੜੀ ਚਾਹ ਵੱਡੇ ਲੋਕ

ਚੱਲ ਵੱਡਾ ਲੋਕ ਨਾ ਸਹੀ ਪਰ ਵੱਡੇ ਲੋਕਾਂ ਨਾਲ ਵਾਹ ਤਾਂ ਪੈਂਦਾ ਨਾ ਮੇਰਾ। ਨਾਲ਼ੇ ਇੱਕ ਗੱਲ ਹੋਰ ਵੀ ਆ ਅੱਜ ਖਾਸ ਮੈਂ ਉਹਦੀ ਮੰਜੀ ਵੱਲ ਪਾਸਾ ਮੋੜ ਲਿਆ। ਕੀ ਗੱਲ ਆ ਖ਼ਾਸ ਇਹੋ ਜਿਹੀ? ਉਹ ਸੱਚੀ ਮੁੱਚੀ ਕਾਹਲੀ ਪੈ ਗਈ ਸੁਣਨ ਵਾਸਤੇ। ਅੱਜ ਨਵਾਂ ਸਾਲ ਚੜਿਆ ਭਲੀਏ ਲੋਕੇ, ਮੈਂ ਆਪਣੇ ਦਿਲ ਦੀ ਗੁੱਝੀ ਗੱਲ ਉਸਨੂੰ ਦੱਸ ਦਿੱਤੀ ਇਹ ਭਲਾ ਕੀ ਖਾਸ ਗੱਲ ਹੋਈ ਨਵਾਂ ਸਾਲ ਤਾਂ ਪਿਛਲੇ ਸਾਲ ਵੀ ਚੜਿਆ ਸੀ। ਉਸਨੇ ਪਰੇ ਕੰਧ ਵੱਲ ਨੂੰ ਪਾਸਾ ਮੋੜ ਲਿਆ ਕਿੰਨੀ ਕਮਲੀ ਆ ਤਾਰੋ ਵੀ। ਮੈਂ ਸੋਚਿਆ ਇਹ ਗੱਲ ਮੈਂ ਉਦੋਂ ਵੀ ਸੋਚ ਰਿਹਾ ਸੀ ਜਦੋਂ ਧੁੰਦ ਨੂੰ ਚੀਰਦਾ ਹੋਇਆ ਮੈਂ station ਵੱਲ ਨੂੰ ਜਾ ਰਿਹਾ ਸੀ। ਠੰਡ ਜਿੰਨੀ ਜ਼ਿਆਦਾ ਸੀ, ਉਨ੍ਹਾਂ ਹੀ ਮੈਂ ਕੰਬ ਰਿਹਾ ਸੀ। ਜਿੰਨਾਂ ਮੈਂ ਕੰਬ ਰਿਹਾ ਸੀ, ਓਨਾ ਹੀ ਜ਼ਿਆਦਾ ਮੈਂ ਨਿੱਘ ਮਹਿਸੂਸ ਕਰ ਰਿਹਾ ਸਾਂ। ਅਤੇ ਜਿੰਨਾ ਮੈਂ ਨਿੱਘ ਮਹਿਸੂਸ ਕਰ ਰਿਹਾ ਸਾਂ, ਓਨੀ ਹੀ ਤੇਜ਼ੀ ਨਾਲ ਮੈਂ rickshaw ਚਲਾ ਰਿਹਾ ਸਾਂ। ਚਲ ਬਈ ਬੰਤਿਆ ਛੇਤੀ ਕਰ, ਗੱਡੀ ਆਉਣ ਵਾਲੀ ਹੀ ਹੋਵੇਗੀ, ਇਹ ਗੱਡੀ ਘੱਟ ਹੀ ਕਦੇ ਲੇਟ ਹੁੰਦੀ ਹੈ। ਪਤਾ ਹੀ ਆ ਨਾ ਅਹ ਪਤਾ ਕਿਉਂ ਨਹੀਂ ਹੋਊ ਤੈਨੂੰ। ਕਿੰਨ ਵਰ੍ਹੇ ਹੋ ਗਏ ਤੈਨੂੰ rickshaw ਚਲਾਉਂਦੇ ਨੂੰ। ਕੀ ਪਤਾ ਕਿੰਨੇ ਵਰ੍ਹੇ? ਇੰਨੀ ਠੰਡ ਵਿੱਚ ਤੈਨੂੰ ਵਰ੍ਹਿਆ ਦੀ ਪਈ ਹੋਈ ਐ। ਕੌਣ ਹਿਸਾਬ ਰੱਖੇ। ਹਾਂ ਇੰਨਾ ਕੁ ਯਾਦ ਆ ਮੈਨੂੰ, ਉਦੋਂ ਹਾਲੇ ਮੇਰੀ ਮੁੱਛ ਵੀ ਨਹੀਂ ਸੀ ਫੁੱਟੀ। ਬੜੇ ਸਾਲ ਬੀਤ ਗਏ ਆ ਹੁਣ ਤਾਂ ਮੁੱਛ ਫੁੱਟੀ ਨੂੰ ਬੰਤਿਆ, ਹੁਣ ਤਾਂ ਸੁੱਖ ਨਾਲ ਤਿੰਨ ਨਿਆਣੇ ਆ ਘਰ ਵਿੱਚ। ਕਿੰਨੀ ਕਮਲੀ ਆ ਸਾਡੀ ਤਾਰੋ ਵੀ ਨਵਾਂ ਸਾਲ ਚੜ੍ਹਨ ਨੂੰ ਕੋਈ ਖਾਸ ਗੱਲ ਹੀ ਨੀਂ ਸਮਝਦੀ। ਕੋਈ ਲੋੜ ਨੀਂ ਭਾਲ ਕਰਨ ਦੀ ਸਵਾਰੀ ਆਪੇ ਆਊਗੀ ਰਿਕਸ਼ੇ ਕੋਲ ਚੱਲ ਕੇ, ਚੱਲੇਂਗਾ ਮੋਤੀ ਰਾਮ। ਬੈਠੋ ਸਰਦਾਰ ਜੀ। ਕਿੰਨੇ ਪੈਸੇ? ਜੋ ਮਰਜ਼ੀ ਦੇ ਦੇਣਾ। ਨਹੀਂ ਤੂੰ ਪਹਿਲਾਂ ਗੱਲ ਕਰਲਾ, ਬਾਅਦ ਵਿੱਚ ਝਗੜਾ ਹੀ ਪੈਂਦਾ। ਡੇਢ ਰੁਪਈਆ, ਡੇਢ? ਇੱਕ ਦੀ ਗੱਲ ਕਰ। ਚਲੋ ਸਵਾ ਦੇ ਦਿਓ। ਨਹੀਂ ਇੱਕ ਤੋਂ ਵੱਧ ਨੀਂ ਦੇਣਾ। ਚਲੋ ਆਓ ਬੈਠੋ, ਤੁਹਾਡੀ ਈ ਬੋਹਣੀ ਕਰਨੀ ਆ। ਇਹ ਕੀ ਕਿਹਾ ਬੰਤਿਆ ਸਰਦਾਰ ਹੋਰਾਂ ਨੇਂ? ਹੱਕ ਤਾਂ ਤੇਰਾ ਇੱਕ ਰੁਪਏ ਦਾ ਹੀ ਆ। ਪਰ ਕੀ ਕੀਤਾ ਜਾਏ, ਮਹਿੰਗਾਈ ਨੇਂ ਤਾਂ ਲੱਕ ਹੀ ਤੋੜ ਛੱਡਿਆ। ਜੋ ਮਰਜ਼ੀ ਕਮਾ ਲੋ, ਕੁਝ ਬਣਦੀ ਹੀ ਨੀਂ। ਚੱਲ ਅਸੀਂ ਕਿਹੜਾ buildings ਉਸਾਰਨੀਆਂ ਨੇਂ, ਡੰਗ ਸਰਦਾ ਜਾਏ ਤਾਂ ਬਹੁਤ ਆ। ਪਰ ਰੋਣਾ ਏਸੇ ਗੱਲ ਦਾ ਕਿ ਡੰਗ ਈ ਨੀਂ ਸਰਦਾ। ਚੰਡੀਗੜ੍ਹੋਂ ਆਏ ਓਂ ਸਰਦਾਰ ਜੀ। ਹਾਂ। ਨੌਕਰੀ ਕਰਦੇ ਓਂ ਓਥੇ। ਨਹੀਂ, ਨੌਕਰੀ ਲੱਭਣ ਜਾਂਦਾ ਵਾਂ। ਨੌਕਰੀ ਲੱਭਣ? ਹਾਂ, ਤਿੰਨ ਵਾਰ ਹੋ ਆਇਆ ਵਾਂ, ਗੱਲ ਹੀ ਨੀਂ ਪਈ ਬਣਦੀ। ਕਿਉਂ? ਸਿਫ਼ਰਿਸ਼ ਤੋਂ ਬਿਨਾਂ ਕੋਈ ਨੀਂ ਪੁੱਛਦਾ ਕਿਸੇ ਨੂੰ। ਕਿੰਨਾ ਪੜ੍ਹੇ ਓਂ ਤੁਸੀਂ? ਬੀ. ਏ. ਪਾਸ ਕੀਤੀ ਆ, ਪਿਛਲੇ ਸਾਲ। ਫਿਰ ਕਈ ਮਹੀਨੇ ਟਾਈਪ ਸਿੱਖਦਾ ਰਿਹਾ। ਅੱਛਾ ਜੀ। ਤੁਹਾਨੂੰ ਤਾਂ ਫਿਰ ਚੰਗੀ ਨੌਕਰੀ ਮਿਲ ਜਾਊ। ਚੰਗੀ ਛੱਡ, ਮਾੜੀ ਵੀ ਨੀਂ ਮਿਲਦੀ। ਫਿਰ ਵੀ ਕਿੰਨ ਕੁ ਵਾਲੀ ਮਿਲ ਜਾਊ? ਦੋ-ਢਾਈ ਸੌ ਦੀ, ਹੋਰ ਕਿੰਨੇ ਵਾਲੀ। ਬੱਸ, ਬੰਤਿਆ ਇੰਨੀ? ਇਹ ਤਾਂ ਕੋਈ ਗੱਲ ਨਾ ਹੋਈ। B. A pass ਕਰਕੇ ਵੀ ਇੰਨੀ ਥੋੜ੍ਹੀ ਤਨਖਾਹ? ਹਾਂ ਤੇ ਫਿਰ ਤੂੰ ਹੀ ਚੰਗਾਂ, ਪੰਜਵੀਂ fail ਇਹ ਤਾਂ ਕਿਸਮਤ ਦੀ ਗੱਲ ਐ, ਕਿ ਆਪਾਂ fail ਹੋ ਗਏ। ਨਹੀਂ ਤਾਂ ਘੱਟ ਨਹੀਂ ਸਾਂ, ਮੈਂ ਵੀ ਪੜ੍ਹਨ ਵਿੱਚ ਕਿਸੇ ਕੋਲੋਂ। ਉਦੋਂ ਦੋ ਸਾਲ ਹੋ ਗਏ ਸੀ, ਵੱਡੀ ਭੈਣ ਦੇ ਵਿਆਹ ਨੂੰ, ਪਰ ਕਰਜ਼ਾ ਲੱਥਣ ਦੀ ਥਾਵੇਂ, ਹੋਰ ਚੜ੍ਹਦਾ ਜਾ ਰਿਹਾ ਸੀ। ਹੈ ਤਾਂ ਮਜ਼ਦੂਰ ਹੀ ਸੀ ਨਾ ਅਹ ਮੇਰਾ ਪਿਓ। ਕਿਵੇਂ ਲਾਹ ਸਕਦਾ ਸੀ ਉਹ ਕਰਜ਼ਾ? ਦੋ ਸਾਲ ਉਹੋ, ਅੰਦਰ ਹੀ ਅੰਦਰ ਘੁਲਦਾ ਰਿਹਾ ਤੇ ਫਿਰ ਇੱਕ ਦਿਨ ਉਹਦੇ ਸਿਰ ਤੋਂ ਸਾਰੇ ਕਰਜ਼ੇ ਲੱਥ ਗਏ। ਬੇਬੇ ਅਤੇ ਦੋ ਛੋਟੀਆਂ ਭੈਣਾਂ ਦਾ ਅਹ ਭਾਰ ਮੇਰੇ ਉੱਤੇ ਪਾ ਗਿਆ ਪੰਜਵੀਂ ਵਿੱਚ ਪੜ੍ਹਦਿਆਂ ਹਾਲੇ ਮੈਨੂੰ ਤਿੰਨ ਮਹੀਨੇ ਹੀ ਹੋਏ ਸੀ ਉਦੋਂ। ਹੌਲੀ-ਹੌਲੀ ਮੈਂ ਸਾਰੀਆਂ ਕਿਤਾਬਾਂ ਇਕੱਠੀਆਂ ਕਰ ਲਈਆਂ ਸਨ। ਜਿਸ ਦਿਨ ਬਾਪੂ ਮਰਿਆ, ਉਸ ਤੋਂ ਅਗਲੇ ਦਿਨ ਮੈਂ ਆਪਣਾ ਬਸਤਾ ਲੱਕੜ ਦੇ ਡੱਬੇ ਵਿੱਚ ਬੰਦ ਕਰ ਦਿੱਤਾ ਮੈਂ ਵੀ ਫਿਰ ਖੇਤ ਮਜ਼ਦੂਰ ਬਣ ਗਿਆ। ਬਣਦਾ ਕਿਉਂ ਨਾ ਮੈਂ ਖੇਤ ਮਜ਼ਦੂਰ? ਜਿਨ੍ਹਾਂ ਕੋੋਲੋਂ ਬਾਪੂ ਨੇ ਕਰਜ਼ਾ ਲਿਆ ਸੀ, ਉਹ ਕਿਵੇਂ ਛੱਡ ਦਿੰਦੇ ਮੈਨੂੰ? ਛੋਟੀ ਜਿਹੀ ਉਮਰ ਸੀ, ਪਰ ਕੰਮ ਮੈਂ ਵੱਡੇ-ਵੱਡੇ ਕਰ ਲੈਂਦਾ ਸੀ। ਫਿਰ ਦਿਨਾਂ ਵਿੱਚ ਹੀ ਮੈਂ ਵੱਡਾ ਹੋ ਗਿਆ। ਇੱਕ ਦਿਨ ਸਰਦਾਰਾਂ ਦੇ ਵੱਡੇ ਮੁੰਡੇ ਨੇ ਮੈਨੂੰ ਕੁੱਟਿਆ। ਮੈਂ ਵੀ ਟਿਕਾ ਦਿੱਤੀਆਂ ਦੋ-ਚਾਰ। ਸਾਰਾ ਪਿੰਡ ਮੇਰੇ ਮਗਰ ਪੈ ਗਿਆ। ਮੇਰੇ, ਮੇਰਾ ਵੀ ਦਿਲ ਭਰ ਗਿਆ, ਸਰਦਾਰਾਂ ਦੀ ਗੁਲਾਮੀ ਤੋਂ। ਅਖੀਰ ਦੁਖੀ ਹੋ ਕੇ ਮੈਂ ਪਿੰਡ ਹੀ ਛੱਡ ਦਿੱਤਾ। ਸੱਤ-ਅੱਠ ਕੋਹ ਦੀ ਵਿੱਥ ਉੱਤੇ ਹੀ ਸੀ, ਮੇਰਾ ਪਿੰਡ ਸ਼ਹਿਰੋਂ ਸ਼ਹਿਰ ਪੁੱਜ ਕੇ ਮੈਂ ਕਈ ਕੰਮ ਕੀਤੇ, ਪਰ ਰਾਸ ਇਹੀ ਆਇਆ, rickshaw ਦਾ ਕੰਮ। ਇਹ ਕੰਮ ਹੈ ਤਾਂ ਬਹੁਤ ਔਖਾ, ਪਰ ਕਿਸੇ ਦੀ ਆਕੜ ਨਹੀਂ ਝੱਲਣੀ ਪੈਂਦੀ ਇਸ ਵਿੱਚ ਚਪੜਾਸੀ ਵੀ ਲੱਗਾ ਸੀ ਮੈਂ ਇੱਕ ਵਾਰੀ। ਸਾਰਾ ਦਿਨ ਦਫ਼ਤਰ ਵਿੱਚ ਕੰਮ ਕਰਦਾ ਰਹਿੰਦਾ ਤੇ ਸ਼ਾਮ ਨੂੰ ਸਾਹਿਬ ਦੇ ਘਰ ਜਾ ਕੇ ਛੋਟੇ-ਮੋਟੇ ਕੰਮ ਕਰਦਾ। boot ਵੀ polish ਕਰ ਦਿੰਦਾ ਸੀ ਮੈਂ। ਇੱਕ ਵਾਰ ਐਤਵਾਰ ਨੂੰ ਸਾਹਿਬ ਦੇ ਘਰਵਾਲੀ ਨੇ ਮੈਨੂੰ ਕੱਪੜੇ ਧੋਣ ਲਈ ਕਿਹਾ। ਮੈਂ ਨਾਂਹ ਕਰ ਦਿੱਤੀ। ਬੱਸ ਫਿਰ ਕੀ ਸੀ। ਸਾਹਿਬ ਬੜਾ ਭੜਕਿਆ ਮੇਰੇ ਉੱਤੇ। ਫਿਰ ਮੈਂ ਕਦੇ ਦਫ਼ਤਰ ਹੀ ਨੀਂ ਗਿਆ। ਮੈਂ ਕਿਹਾ ਕਰਲੋ ਜੋ ਕਰਨਾ ਜੀ। ਜੇ ਕਿਤੇ ਪੜ੍ਹ ਗਿਆ ਹੁੰਦਾ ਤਾਂ ਇਹ ਤਾਂ ਨੀਂ ਸੀ ਹੋਣਾ, ਮੇਰੇ ਨਾਲ। ਪੰਜਵੀਂ ਵਿੱਚ ਹੀ ਛੁੱਟ ਗਿਆ ਸੀ, ਪੜ੍ਹਨਾ-ਲਿਖਣਾ। ਸਵੇਰੇ ਜਦੋਂ ਮੈਂ ਆਪਣੇ ਜਮਾਤੀਆਂ ਨੂੰ ਬਸਤਾ ਚੁੱਕੀ ਜਾਂਦਿਆਂ ਵੇਖਦਾ ਤਾਂ ਪਤਾ ਨੀਂ ਮੇਰੇ ਅੰਦਰ ਕੀ ਹੋਣ ਲੱਗ ਪੈਂਦਾ। ਕਿੰਨਾ ਹੀ ਚਿਰ ਮੈਂ ਉਨ੍ਹਾਂ ਨੂੰ ਜਾਂਦਿਆਂ ਵੇਖਦਾ ਰਹਿੰਦਾ। ਫਿਰ ਬਦੋਬਦੀ ਮੇਰੇ ਮੂੰਹ ਵਿੱਚੋਂ ਹੋਕਾ ਨਿਕਲ ਜਾਂਦਾ। ਜਦੋਂ ਸਲਾਨਾ ਇਮਤਿਹਾਨ ਹੋਣ ਵਾਲਾ ਸੀ, ਪੰਜਵੀਂ ਜਮਾਤ ਦਾ। ਮੈਂ ਵੀ ਪਹੁੰਚ ਗਿਆ school ਇੱਕ ਦਿਨ। ਮੇਰੇ ਜਮਾਤੀ ਹੈਰਾਨ ਹੋ ਕੇ ਮੈਨੂੰ ਵੇਖਣ ਲੱਗੇ। ਵੱਡਾ ਮਾਸਟਰ ਕੁਝ ਚਿਰ ਘੂਰੀ ਵੱਟ ਕੇ ਦੇਖਦਾ ਰਿਹਾ ਮੇਰੇ ਵੱਲ ਤੇ ਫਿਰ ਕਹਿਣ ਲੱਗਾ। ਕਹਿੰਦਾ fee ਜਮ੍ਹਾਂ ਕਰਾ ਦਿਓ, ਸਾਰੇ ਮਹੀਨਿਆਂ ਦੀਆਂ। ਮੈਂ ਦੇ ਦਿੱਤੇ ਪੈਸੇ ਤੇ ਬੈਠ ਗਿਆ ਇਮਤਿਹਾਨ ਵਿੱਚ ਭਾਵੇਂ ਆਉਂਦਾ ਮੈਨੂੰ ਕੁਝ ਵੀ ਨਹੀਂ ਸੀ, ਪਰ ਇਮਤਿਹਾਨ ਮੈਂ ਸਾਰਾ ਦਿੱਤਾ। pass ਹੋਣ ਦੇ ਖਿਆਲ ਨਾਲ ਨਹੀਂ ਸੀ ਬੈਠਾ ਮੈਂ ਇਮਤਿਹਾਨ ਵਿੱਚ। ਜੇ ਮੈਂ ਇਮਤਿਹਾਨ ਨਾ ਦਿੰਦਾ ਤਾਂ ਮੈਂ ਚੌਥੀ ਪਾਸ ਹੀ ਰਹਿਣਾ ਸੀ। ਹੁਣ ਮੈਂ ਪੰਜਵੀਂ fail ਆਂ, ਅਗਲੀ ਜਮਾਤ ਦਾ ਨਾਂਅ ਤੇ ਵੱਜਦਾ ਏ ਨਾ ਅਹ ਵਾਹਿਗੁਰੂ ਨੇ ਚਾਹਿਆ ਤਾਂ ਇਸ ਵਾਰ ਤੁਹਾਡਾ ਕੰਮ ਬਣਜੂ ਸਰਦਾਰ ਜੀ। ਮੈਨੂੰ ਤਾਂ ਕੋਈ ਆਸ ਨਜ਼ਰ ਨੀਂ ਆਉਂਦੀ। ਉਂਜ interview ਤਾਂ ਚੰਗਾ ਹੋ ਗਿਆ ਏ। ਬੱਸ ਫਿਰ ਕੀ ਆ ਦਿਲ ਨਾ ਛੱਡੋ, ਜਦੋਂ ਕੰਮ ਬਣਨ ਲੱਗਜੇ ਝੱਟ ਹੀ ਬਣ ਜਾਂਦਾ।

coat ਦੇ collar ਹੀ ਚੁੱਕੇ ਹੋਏ ਆ ਓਦਾਂ। collars ਨਾਲ ਵੀ ਭਲਾਂ, ਠੰਢ ਲੱਥੀ ਐ। ਚੱਲ ਛੱਡ ਬੰਤਿਆ ਇਨ੍ਹਾਂ ਗੱਲਾਂ ਨੂੰ ਤੇ ਆਪਣੀ ਸੋਚ ਨੂੰ। ਅੱਜ ਤਾਂ ਤਾਰੋ ਨੇ ਚਾਹ ਵੀ ਨੀਂ ਬਣਾ ਕੇ ਦਿੱਤੀ। ਨਹੀਂ ਤਾਂ ਉਹ ਬਣਾਉਣ ਲੱਗੀ ਸੀ, ਪਰ ਮੈਂ ਹੀ ਨੀਂ ਬਣਵਾਉਣ ਅਹ ਬਣਾਉਣ ਦਿੱਤੀ। ਉਦੋਂ ਕੀ ਹੁੰਦਾ ਸੀ ਬਣਾ ਕੇ ਦੇਣ ਨੂੰ। ਅਕੇ ਤੂੰ ਕੋਈ ਵੱਡਾ ਲੋਕ ਐਂ। ਹੋਰ ਕਿਹੋ ਜਿਹੇ ਹੁੰਦੇ ਆ ਵੱਡੇ ਲੋਕ। ਬੱਸ ਇਹੀ ਗੱਲ ਉਹਨੂੰ ਸਮਝ ਨੀਂ ਆਉਂਦੀ। ਦੋ ਜਮਾਤਾਂ ਈ ਪੜ੍ਹੀ ਐ ਨਾ ਅਹ ਪੜ੍ਹ ਤਾਂ ਮੈਂ ਵੀ ਨੀਂ ਸਕਿਆ ਬਹੁਤਾ। ਬੰਦਾ ਪੜ੍ਹਿਆ ਹੋਵੇ ਤਾਂ ਟੌਹਰ ਹੀ ਹੋਰ ਹੁੰਦੀ ਆ। ਟੌਹਰ ਆਪਣੀ ਵੀ ਵੈਸੇ ਉਦੋਂ ਘੱਟ ਨੀਂ ਸੀ ਹੁੰਦੀ, ਜਦੋਂ ਮੈਂ ਸਹੁਰੇ ਜਾਂਦਾ ਹੁੰਦਾ ਸੀ, ਪੰਜਾਬੀ ਦਾ ਅਖਬਾਰ ਨਾਲ ਲੈ ਕੇ। ਪਹਿਲੀ ਵਾਰ ਮੇਰੇ ਹੱਥ ਵਿੱਚ ਅਖਬਾਰ ਵੇਖ ਕੇ, ਸਾਰੇ ਜਾਣੇ ਹੈਰਾਨ ਹੋ ਗਏ। ਭਲਾਂ ਹੈਰਾਨੀ ਵਾਲੀ ਕਿਹੜੀ ਗੱਲ ਸੀ। ਮੇਰੀ ਛੋਟੀ ਸਾਲੀ ਪਹਿਲਾਂ ਤਾਂ ਪਾਟੀਆਂ-ਪਾਟੀਆਂ ਅੱਖਾਂ ਨਾਲ ਮੇੇਰੇ ਵੱਲ ਵੇਖਦੀ ਰਹੀ ਤੇ ਫਿਰ ਪੁੱਛਣ ਲੱਗੀ। ਸਾਰੇ ਅਖਬਾਰ ਪੜ੍ਹ ਲੈਂਦੇ ਹੋਂ। ਓਹਦੀ ਮੂਰਖਤਾ ਤੇ ਮੈਨੂੰ ਹਾਸਾ ਆ ਗਿਆ। ਹੋਰ ਕਰਦਾ ਵੀ ਕੀ। ਉਹ ਝੱਲੀ ਮੇਰੇ ਕੋਲ ਹੀ ਬੈਠ ਗਈ ਤੇ ਪਹਿਲੇ ਸਫ਼ੇ ਉੱਤੇ ਇੱਕ ਥਾਂ ਉਂਗਲ ਰੱਖ ਕੇ ਕਹਿਣ ਲੱਗੀ, ਇੱਥੋਂ ਪੜ੍ਹ। ਮੈਂ ਫਟਾ-ਫਟ ਪੜ੍ਹਨ ਲੱਗਾ। ਉਸਨੇ ਦੂਸਰੇ ਪੰਨੇ ਉੱਤੇ ਉਂਗਲੀ ਰੱਖ ਦਿੱਤੀ ਤੇ ਫਿਰ ਆਖਰੀ ਸਫ਼ੇ ਉੱਤੇ। ਮੈਨੂੰ ਕੀ ਫ਼ਰਕ ਪੈਂਦਾ ਸੀ, ਜਿੱਥੋਂ ਮਰਜ਼ੀ ਪੜ੍ਹਾ ਲੈਂਦੀ। ਉਹਦੀ ਹੈਰਾਨੀ ਇਕਦਮ ਖੁਸ਼ੀ ਵਿੱਚ ਬਦਲ ਗਈ। ਫਿਰ ਉਹ ਚਾਈਂ-ਚਾਈਂ ਮੇਰੇ ਲਈ ਚਾਹ ਬਣਾ ਕੇ ਲਿਆਈ। ਓਹੋ ਜਿਹੀ ਚਾਹ ਪੀਤਿਆਂ ਤਾਂ ਹੁਣ ਖਾਸਾ ਚਿਰ ਹੋ ਗਿਆ। ਵੇਲਾ ਹੁੰਦਾ ਕੋਈ। ਇਧਰੋਂ ਆਉਂਦਾ, ਉਧਰੋਂ ਚਲੇ ਜਾਂਦਾ। ਚੱਲ ਛੱਡ ਉਹ ਗੱਲਾਂ ਬੰਤਿਆ। ਤੂੰ ਹੁਣ ਦੀ ਗੱਲ ਕਰ। ਚਾਹ ਪੀਣੀ ਆ ਤਾਂ ਹੋਰ ਨਾ ਮਾਰ pedal ਰੁਕ ਜਾਣ ਦੇ rickshaw ਇਸ ਖੋਖੋ ਉੱਤੇ ਪੂਰਾ ਰੁਪਈਆ ਅੱਜ ਜੇਬ 'ਚ ਐਸ਼ ਕਰ। ਹਾਂ ਬਈ। ਕਿੱਥੇ ਜਾਣਾ। ਦਰਬਾਰ ਸਾਹਿਬ। ਆਓ ਬੈਠੋ। ਕਿੰਨੇ ਪੈਸੇ। ਆਨੇ। ਨਹੀਂ ਅੱਠ ਆਨੇ, ਰੋਜ਼੍ਹ ਇਹੀ ਦਿਨੇ ਆਂ। ਚਲੋ ਬੈਠੋ। ਚਾਹ ਦਾ ਕੀ ਐ। ਕਿਸੇ ਵੀ ਵੇਲੇ ਪੀਤੀ ਜਾ ਸਕਦੀ ਐ। ਪਰ ਸਵਾਰੀ ਹਰ ਵੇਲੇ ਤਾਂ ਨੀਂ ਮਿਲਦੀ।

ਦੋਵੇਂ ਸਵਾਰੀਆਂ ਬਾਹਵਾ ਭਾਰੀਆਂ ਸਨ। ਅੱਧਿਓਂ ਬਹੁਤੀ seat ਤਾਂ ਜਨਾਨੀ ਨੇ ਮੱਲ੍ਹੀ ਹੋਈ ਐ ਤੇ ਆਦਮੀ ਅੱਧਾ seat ਉੱਤੇ ਤੇ ਅੱਧਾ। ਹੱਸਦਾ ਕਿਉਂ ਆਂ ਬੰਤਿਆ, ਖਾਂਦੇ-ਪੀਂਦੇ ਲੋਕ ਏਸੇ ਤਰ੍ਹਾਂ ਦੇ ਹੁੰਦੇ ਆ। ਇੱਕ ਹੋਰ ਗੱਲ ਦੇਖੀ ਆ ਮੈਂ ਖਾਂਦੇ-ਪੀਂਦੇ ਲੋਕਾਂ ਵਿੱਚ। ਇਹ ਤੁਰਦੇ ਬਹੁਤ ਘੱਟ ਆ ਤੇ ਇਸ 'ਚ ਸਾਡਾ ਫਾਇਦਾ ਹੋ ਜਾਂਦਾ। ਤੇ ਇਸ ਹਿਸਾਬ ਨਾਲ ਤਾਂ ਸਾਰੇ ਖਾਂਦੇ-ਪੀਂਦੇ ਲੋਕ ਸਾਡਾ ਭਲਾ ਕਰਦੇ ਆ। ਚੰਗੀ ਤਰ੍ਹਾਂ ਹੋ ਕੇ ਬੈਠੋ ਨਾ ਜੀ ਤੁਸੀਂ। ਠੀਕ ਆਂ ਠੀਕ ਆਂ। ਬਿਲਕੁਲ ਠੀਕ ਆਂ ਮੈਂ। ਕਿੰਨੀ ਹੌਲੀ ਚਲਾਉਂਦਾ rickshaw ਕੀ ਕਰੇ ਤੂੰ ਸਿਆਣੀ ਆਂ, ਠੰਡ ਵੀ ਤਾਂ ਘੱਟ ਨੀਂ ਪੈ ਰਹੀ। ਠੰਡ ਨੇ ਤਾਂ ਹੱਦ ਹੀ ਕਰ ਦਿੱਤੀ ਆ। ਤੁਸੀਂ ਆਪਣਾ sweater ਪਾ ਲਿਆ ਸੀ ਨਾ ਅਹ ਆਹੋ ਪਾਇਆ ਹੋਇਆ, ਉਂਜ ਇਹ coat ਵੀ ਬੜੀ ਭਾਰਾ। ਤੁਸੀਂ ਵੀ ਲੈ ਲਵੋ ਇੱਕ ਵੱਡਾ coat, ਜਿਸ ਤਰ੍ਹਾਂ ਦਾ ਬਿੱਲੇ ਦੇ ਬਾਊ ਨੇ ਲੈਤਾ। ਬਜ਼ਾਰੋਂ । ਨਹੀਂ ਨਹੀਂ ਓਹ ਨੀਂ ਹੁੰਦੇ ਚੰਗੇ ਕੱਪੜੇ। ਸਸਤੇ ਤਾਂ ਬਹੁਤ ਨੇਂ। ਸਸਤਿਆਂ ਨੂੰ ਕੀ ਕਰਨਾ? ਖੌਰੇ ਕਿਸ ਤਰ੍ਹਾਂ ਦੇ ਲੋਕਾਂ ਦੇ ਲੱਥੇ ਹੁੰਦੇ ਨੇਂ।

ਅੱਛਾ ਬਹੁਤ ਅਮੀਰ ਨੇਂ ਉਹ ਲੋਕ। ਉਨ੍ਹਾਂ ਲੋਕਾਂ ਕੋਲ ਤਾਂ ਫਿਰ ਬਹੁਤ ਸੋਨਾ ਹੋਊ।

ਹਾਂਜੀ sir ਅਹ ਅਸਲ 'ਚ ਨਾ ਮੇਰੇ mobile ਦੀ ਜਿਹੜੀ internet speed ਆ ਉਹ ਠੀਕ ਠੀਕ ਨਹੀਂ ਚੱਲ ਰਹੀ ਮੈਂ ਬਹੁਤ ਕਾਫ਼ੀ time complaint ਕਰ ਕਰ ਚੁੱਕਿਆ ਪਰ ਮੇਰੀ ਸਮੱਸਿਆ ਦਾ ਹੱਲ ਨੀ ਹੋਇਆ ਜੀ। ਅਹ sir ਮੈਨੂੰ ਕੋਈ problem ਨੀ ਹੈਗੀ ਬਸ ਮੈਨੂੰ ਇਹ ਦਸ ਦਓ ਵੀ mobile ਦੀ ਜਿਹੜੀ internet speed ਆ ਕਦੋਂ ਤੱਕ ਸਹੀ ਹੋਵੇਗੀ?

ਹਾਂਜੀ ਅਠਾਨਵੇਂ ਇੱਕ ਇੱਕਵੰਜਾ, ਉਣੰਜਾ ਦੋ ਪਚਵੰਜਾ।

ਜੀ sir ਪਿੰਡ ਤੋਂ ਹਾਂ ਜੀ। Sir ਮੇਰੀ speed ਮਤਲਬ net internet speed ਨੀ ਸਹੀ ਆ ਰਹੀ ਮੈਂ ਬਹੁਤ ਕੁਛ ਸਭ ਕੁਛ ਕਰਕੇੇ ਦੇਖ ਲਿਆ ਜੀ। Sir ਮੈਂ ਸਾਰਾ ਕੁਛ ਦੇਖ ਕਰਕੇ ਦੇਖ ਲਿਆ, ਪਰ ਕੁਛ ਹੋਇਆ ਹੀ ਨੀ, ਹੁੰਦਾ ਹੀ ਨੀ ਜੀ ਹਾਂਜੀ ਦੱਸੋ ਕੀ ਕਰਨਾ ਹੈ। ਜੀ ਚਲਿਆ ਗਿਆ ਜੀ।